ਜਿੱਦਾਂ ਲੈ ਲਈਏ ਆਪਾਂ ਟਾਈਗਰ ਸਰਾਫ਼ ਨੇ ਵੀ ਹਨਾ ਵਧੀਆ ਅਹ ਆਪਣੇ ਪਾਪਾ ਤੋਂ ਬਾਅਦ ਮਤਲਬ ਕਿ ਇਹਨੇ ਵਧੀਆ ਬਣਾ ਲਈ ਹੈ,

ਕਈਆਂ ਦਾ ਹੀ ਜਿਹੜਾ ਹੈਗੇ ਨੇ ਮ~ ਉਹਨਾਂ ਇਸੀ line 'ਚ ਹੈਗੇ ਨੇ ਤੇ ਉਹਨਾਂ ਦੇ ਅੱਗੇ ਬੱਚੇ ਵੀ ਇਹੀ line 'ਚ ਪਏ ਨੇ। ਚੰਕੀ ਪਾਂਡੇ ਜਿਹੜੇ ਇੱਕ

ਹਮ ਹਮ ਬਿਲਕੁਲ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 ਨੇ ਉਹ ਆਪਣੇ ਬਲਬੂਤੇ ਤੇ ਆਉਂਦੇ ਨੇ, ਹੁਣ ਇੱਕ ਉਹ ਸੀਗੇ ਅਨਿਕ ਕਪੂਰ ਮਤਲਬ

ਪੜ੍ਹਾਈ ਵੀ ਕੀਤੀ ਹ~ ਫਿਰ ਉਹ industry 'ਚ ਵੜੇ ਆ ਇਹਦੇ 'ਚ ਆਪਣੇ

ਇਹ ਤਾਂ ਹੈ, ਤੇ ਉਹੀ ਹੈ ਕਿ ਜਿੱਦਾਂ ਹੁਣ ਇਹਨਾਂ ਨੂੰ ਇਹਨਾਂ ਨੂੰ ਜ਼ਿਆਦਾ struggle ਨੀ ਕਰਨਾ ਪਿਆ ਟਾਈਗਰ

ਕਰਨਾ ਪਿਆ, ਤੇ ਇਹ ਅੱਗੇ ਦੀ ਅੱਗੇ ਇਹਨਾਂ ਨੇ ਆਪਣੇ ਆਪ ਹੀ ਅਹ father ਜੀ ਨੂੰ ਬਹੁਤ ਮਤਲਬ ਬਹੁਤ ਜਿਵੇਂ ਸਾਡੇ father, mother ਜ਼ਿਆਦਾ ਉਹਨਾਂ ਨੂੰ ਵੇਖਣਾ ਪਸੰਦ ਕਰਦੇ ਆ, ਅਮਿਤਾਬ ਬੱਚਨ ਦੀ movie ਅਮਿਤਾਬ ਬੱਚਨ ਦੀ ਕਮ ਸੇ ਕਮ ਕਿੰਨੀਆਂ ਹੀ ਮੂਵੀਆਂ ਹੋਣਗੀਆਂ ਬਹੁਤ ਹੀ ਹਾਂਜੀ ਹਾਂਜੀ ਬਿਲਕੁਲ ਅਮਿਤਾਬ ਬੱਚਨ ਦਾ ਹੁਣ ਕਰੌੜ ਪਤੀ ਤੇ ਜਿਹੜਾ show ਜਿਹੜਾ ਚੱਲਦਾ ਉਹ 'ਚ

ਹਾਂ ਤੇ ਇਹਨਾਂ ਨੇ ਜਿਹੜੀ ਆਪਣੀ ਪੜ੍ਹਾਈ ਹੈ ਉੱਤਰ ਪ੍ਰਦੇਸ਼

ਧਰਮਿੰਦਰ ਜੀ ਨੇ ਜ਼ਿਆਦਾ movie ਆਪਣੀ romantic ਜਿਹੇ ਹੁੰਦੇ ਹੈ।

ਹਾਂਜੀ ਹਾਂਜੀ ਹਾਂਜੀ ਬਿਲਕੁਲ ਤਿੰਨ ਸੌ ਛੇ movies ਕੀਤੀਆਂ ਉਹਨਾਂ ਨੇ ਵੈਸੇ ਦੇਖ ਲਓ ਜਿੱਦਾਂ ਹੁਣ

ਉਹਨਾਂ ਦੇ ਬੱਚੇ ਵੀ ਕਹਿ ਦਈਏ ਸਨੀ ਦਿਓਲ ਦੀ ਵੀ ਠੀਕ ਹੈ।

but ਇਹਨਾਂ ਦੀਆਂ ਸਾਰੀਆਂ totally ਮੂਵੀਆਂ ਬੜੀ ਅੱਛੀ ਚੱਲੀਆਂ ਨੇ। ਹਾਂਜੀ ਸਾਰੀ ਮੂਵੀਆਂ ਹਜੇ ਹੋ~ ਹਜੇ ਵੀ ਆਪਾਂ ਵੇਖੀਏ ਨਾ ਬਹੁਤ ਵਧੀਆ ਹੀ ਲੱਗਦੀਆਂ ਨੇ ਮਤਲਬ ਅੱਜ ਮੂਵੀਆਂ ਇੰਨੀਆਂ ਵਧੀਆ ਨੀ ਲੱਗਣਗੀਆਂ ਜਿੰਨੀਆਂ ਪੁਰਾਣੀਆਂ ਸਾਨੂੰ ਵਧੀਆ ਲੱਗਦੀਆਂ ਨੇ।

ਅਮਰੀਸ਼ ਪੁਰੀ ਜੀ ਨੇ ਅਮਰੀਸ਼ ਪੁਰੀ ਜੀ ਆਪਣੀ film ਮਤਲਬ ਕਿ ਉੱਨੀ ਸੌ ਚੁਰੰਜਾ ਦੇ ਵਿੱਚ hero ਦੀ screening test ਲ~ ਦੇਣ ਗਏ ਸੀ। But ਉਹਨਾਂ ਨੂੰ ਉਹ ਉੱਥੋਂ ਬਾਹਰ ਕੱਢ ਦਿੱਤਾ ਉਹ ਅਸਫਲ ਹੋ ਗਏ ਨਾ ਉਹਦੇ ਵਿੱਚ ਅਸਫਲ ਰਹੇ, ਤੇ ਉਹਨਾਂ ਨੂੰ ਫਿਰ ਉਹ ਕਹਿੰਦੇ ਵੀ ਤੁਸੀਂ ਨਾ negative ਰੋਲ ਲਈ ਤੁਸੀਂ ਕਰ ਲਓ ਥੋੜ੍ਹਾ ਜਿਹਾ try ਤੇ ਫਿਰ ਉਹਨਾਂ ਨੇ negative ਰੋਲ ਦੇ ਲਈ apply ਕੀਤਾ ਤੇ ਉਹਦੇ ਲਈ ਤੇ ਉਹਨੂੰ script ਵਗ਼ੈਰਾ ਦਿੱਤੀ ਜਦੋਂ ਪੂਰਾ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਤੇ ਉੱਥੇ ਉਹ select ਹੋ ਗਏ,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

ਹਮ ਨਵੇਂ ਤੋਂ ਨਵੇਂ ਆ ਰਹੇ ਨੇ ਪਰ ਉਹ ਗੱਲ ਨੀ ਬਣਦੀ ਜੋ ਮਤਲਬ ਪੁਰਾਣੇ ਹੈਗੇ,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

ਕਦੇੇ ਵੀ ਕਿਸੇ ਵੀ time ਆਪਾਂ ਅੱਜ ਕੱਲ੍ਹ net ਤੇ ਇੰਨਾ ਕੁਛ ਆ ਜਾਂਦਾ ਹੈ।

ਹਾਂਜੀ ਹਾਂਜੀ ਉਹੀ ਹੈ ਬਿਲਕੁਲ ਤੇ ਮੈਨੂੰ ਤਾਂ ਬੜੀਆਂ ਮਤਲਬ ਕਿ movies ਇਹਨਾਂ ਦੀਆਂ ਧਰਮਿੰਦਰ ਤੇ ਅਮਿਤਾਬ ਬੱਚਨ, ਅਨੁਪਮ ਖੈਰ ਇਹਨਾਂ ਦੀ ਪੁਰਾਣੇ ਬਹੁਤ ਵਧੀਆ ਲੱਗਦੀਆਂ movies ਦੇਖਣੀਆਂ ਸਲਮਾਨ ਖਾਨ ਦੀ ਵੀ ਬਹੁਤ ਪੁਰਾਣੀ ਜਿੱਦਾਂ ਅਹ ਅਹ ਹਮ ਸਾਥ ਸਾਥ ਹੈ ਪੁਰਾਣੀ movie ਹੈ ਉਹ ਵੀ ਬਹੁਤ ਅੱਛੀ ਲੱਗੀ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

ਹਾਂ ਹਾਂ ਤੇ ਮੈਂ ਤਾਂ ਆਪ ਹੁਣ ਦੇਖਦੀ ਹਾਂ ਇੱਕ ਦੋ ਦਾ search ਕਰਕੇ ਮੈਂ ਤਾਂ ਆਪ ਦੇਖਦੀ ਹਾਂ movie ਹੁਣ।

Bye

ਹਾਂਜੀ ਕਿਵੇਂ ਓ ਹਾਂਜੀ ਮੈ ਵਦੀਆ ਤੁਸੀ ਦਸੋ ਤੁਸੀ ਕਿਵੇਂ ਓ ਘਰੇ ਸਬ ਕਿੱਦਾ ਹਾਂਜੀ ਮੈ ਵੀ ਵਧੀਆ ਹੋਰ ਘਰੇ ਸਬ ਵਦੀਆ ਹੋਰ ਕਿ ਕਰ ਰਹੇ ਸੀ ਮੈ ਕੁਝ ਨਹੀਂ ਬਸ ਵੇਹਲੀ ਬੈਠੀ ਸੀ ਓ ਮੈ ਕੁਝ ਕਿਤਾਬਾਂ ਪੜ੍ਹ ਰਹੀ ਸੀ ਇਸ Time ਤੇ ਮੈ ਕਿਹਾ ਮੈ ਕੁਝ ਕਿਤਾਬਾ ਪੜ੍ਹ ਰਹੀ ਸੀ ਉਂਝ ਬੈਠੀ ਓਹਦਾ ਮੈ ਵੇਹਲੀ ਆ ਤੁਸੀ ਦਸੋ Doctor ਬੀ ਆਰ ਅੰਬੇਡਕਰ ਵਾਰੇ ਪੁੱਛਣਾ ਸੀ ਬੀ ਆਰ ਅੰਬੇਡਕਰ ਹਾਂਜੀ ਕੋਈ ਨਾ ਜਰੂਰ ਤੁਸੀ ਪੁਛਲੋ ਜਿੰਨਾ ਮੈਨੂੰ ਪਤਾ ਮੈ ਦਸ ਦੇਣੀ ਆ ਤੁਹਾਨੂੰ ਹਾਂਜੀ ਜੀ ਅੰਬੇਡਕਰ ਇੰਨਾ ਮਸ਼ਹੂਰ ਕਿਉ ਹੈ ਇਕ ਵਿਦਵਾਨ ਦੇ ਤੌਰ ਤੇ ਉਸਦੀ ਪ੍ਰਸਿੱਧੀ ਨੇ ਉਸਨੂੰ ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਦੀ Chairman ਵਜੋਂ ਨਿਯੁਕਤ ਕੀਤਾ ਓਹ ਜੋਸ਼ ਨਾਲ ਵਿਅਕਤੀਗਤ ਅਜ਼ਾਦੀ ਵਿਚ ਵਿਸ਼ਵਾਸ ਰੱਖਦਾ ਸੀ ਅਤੇ ਅਜ਼ਾਦੀ ਸਮਾਜ ਦੀ ਆਲੋਚਣਾ ਕਰਦਾ ਸੀ ਤਾਂ ਕਰਕੇ ਓਹ ਜਾਦਾ ਮਸ਼ਹੂਰ ਸੀ ਡਾਕਟਰ ਅੰਬਡਕਰ ਕੋਲ ਕਿੰਨੀਆਂ ਡਿਗਰੀਆਂ ਸਨ ਮੇਰੇ ਖਿਆਲ ਨਾਲ ਜਿੰਨਾ ਮੈਨੂੰ ਪਤਾ ਦੋ ਮਾਸਟਰਾ ਤੋ ਇਲਾਵਾ ਉਸਕੋਲ ਚਾਰ ਡਾਕਟਰੀ ਡਿਗਰੀਆਂ ਸਨ ਅਤੇ ਓਹ ਕਈ ਯੂਰੋਪੀ ਭਾਸ਼ਾਵਾਂ ਅਤੇ ਸੰਕਰਿਤ ਸਮੇਤ ਕੁਝ ਭਾਰਤੀ ਭਾਸ਼ਾਵਾਂ ਜਣਦਾ ਸੀ

ਹਾਂਜੀ ਅੰਬੇਡਕਰ ਦਿਆ ਕਿੰਨੀਆਂ ਪਤਨੀਆਂ ਸਨ Doctor ਬੀ ਅਰ ਅੰਬੇਡਕਰ ਦੇ ਦੋ ਵਿਆਹ ਹੋਏ ਸਨ ਪਹਿਲੀ ਪਤਨੀ ਦਾ ਨਾਮ ਰਮਾਬਾਈ ਅਤੇ ਦੂਜੀ ਪਤਨੀ ਦਾ ਨਾਮ Doctor ਸਵਿਤਾ ਅੰਬੇਡਕਰ ਸੀ ਪਹਿਲੀ ਪਤਨੀ ਦੀ ਮੌਤ ਕਦੋਂ ਹੋਗਈ ਸੀ ਪਹਿਲੀ ਪਤਨੀ ਦੀ ਮੌਤ ਉੱਨੀ ਸੋ ਛੇ ਤੋ ਲੈਕੇ ਉੱਨੀ ਸੌ ਪੈਂਤੀ ਦੇ ਵਿੱਚ ਹੋਈ ਸੀ ਤੇ ਸਵਿਤਾ ਅੰਬੇਡਕਰ ਦੀ ਮੌਤ ਉੱਨੀ ਸੌ ਅਤਾਲੀ ਵਿੱਚ ਹੋਇ ਸੀ

ਅਤੇ ਦਲਿਤ ਸੰਘਰਸ਼ਾਂ ਦਾ ਸਮਰਥਨ ਕੀਤਾ ਓਹਨਾ ਨੂ ਸੰਵਿਧਾਨ ਦੇ ਪਿਤਾਮਹ ਵਜੋਂ ਜਣਿਆ ਜਾਂਦਾ ਏ ਓਹ ਅੱਜ ਵੀ ਦਲਿਤ ਲਈ ਨਾਇਕਾ ਵਜੋਂ ਸਤਿਕਾਰੀ ਜਾਂਦੇ ਹਨ ਹਾਂਜੀ ਅੰਬੇਡਕਰ ਜੀ ਨੂੰ ਕਿਸਨੇ ਹਰਾਇਆ ਸੀ ਬਹੁਤ ਵਦੀਆ ਪ੍ਰਸ਼ਨ ਪੁਚਆ ਤੁਸੀ ਮੈ ਜਵਾਬ ਦੇਣਾ ਚਾਹੋਗੇ ਇਹਦਾ ਨਰਾਇਣ ਸਰੋਪਾ ਕਜ਼ਲੋਕਰ ਇਕ ਭਾਰਤੀ ਸੀ ਸਤੁਤੰਤਰਤਾ ਕਾਨੂੰਨ ਗਾਂਧੀਵਾਦੀ ਅਤੇ ਸਮਾਜ ਸੇਵਕ ਸਨ ਆਮ ਚੋਣਾਂ ਵਿੱਚ ਬੀ ਆਰ ਅੰਬੇਡਕਰ ਨੂੰ ਹਰਾਉਣ ਵਾਲੇ ਵਿਅਕਤੀ ਵਜੋਂ ਜਣਿਆ ਜਾਂਦਾ ਸੀ ਅੰਬੇਡਕਰ ਨੇ ਭਾਰਤ ਵਿਚ ਮੌਜੂਦਾ ਸਮਾਜਿਕ ਸੱਭਿਆਚਾਰਕ ਸਥਿਤੀ ਦੇ ਦਲਿਤ ਦ੍ਰਿਸ਼ਟੀਕੋਣ ਤੋਂ ਧਰਮਾ ਦੇ ਮੂਲ ਸਿਧਾਂਤਾਂ ਦੀ ਵਿਆਖਿਆ ਕੀਤੀ

ਹਾਂਜੀ ਅੰਬੇਡਕਰ ਨੇ ਦੂਜਾ ਵਿਆਹ ਕਿਉ ਕਰਾਇਆ ਸੀ ਓਹ ਚਾਹੁੰਦਾ ਸੀ ਕਿ ਕੋਈ ਉਸਦੀ ਸਿਹਤ ਦਾ ਧਿਆਨ ਰੱਖੇ ਕੋਈ ਓਹਦੇ ਪਰਿਵਾਰ ਦਾ ਖਿਆਲ ਰੱਖੇ ਤਾਂ ਕਰਕੇ ਫੇਰ ਸੋਲਹ ਮਾਰਚ ਉੱਨੀ ਸੌ ਅਤਾਲੀ ਨੂੰ ਦਾਦਾ ਸਾਹਿਬ ਗਹਿਕਵਾਦ ਨੂੰ ਲਿਖੇ ਇਕ ਪੱਤਰ ਵਿੱਚ ਅੰਬੇਡਕਰ ਨੇ ਲਿਖਿਆ ਕਿ ਇਕ ਔਰਤ nurse ਜਾਂ caretaker ਰੱਖਣ ਨਾਲ ਇਕ ਘੋਟਾਲਾ ਹੋ ਸਕਦਾ ਏ

ਅੱਛਾ ਜੀ ਜੇ ਅੱਜ ਦੇ ਯੁਗ ਵਿੱਚ ਵੇਖੀਏ ਅਸੀਂ ਦੂਜਾ ਵਿਆਹ ਨਹੀਂ ਹੁੰਦਾ ਅੱਜ ਦੇ ਯੁਗ ਵਿੱਚ ਤੁਹਾਡਾ ਕੀ ਕਹਿਣਾ ਏ ਇਸ ਵਾਰੇ ਹਾਂਜੀ ਅੰਬੇਡਕਰ ਨੇ ਜਾਤ ਪਾਤ ਨੂੰ ਦੂਰ ਕਰਨ ਲਈ ਅੰਬੇਡਕਰ ਨੇ

ਤੇ ਅਧਿਕਾਰਕ ਧਰਮ ਪਰਿਵਤਨ ਤੋ ਦੋ ਮਹੀਨੇ ਬਾਅਦ ਹਲਕੀ ਉਸਦੀ ਬਿਮਾਰੀ ਕਰਨ ਮੌਤ ਹੋਗਈ ਸੀ ਤੇ ਇਹ ਕਾਫੀ ਦੁੱਖਭਰੀ ਗੱਲ ਸੀਗੀ ਬਾਕੀ ਬੀ ਆਰ ਅੰਬੇਡਕਰ ਨੇ ਦੇਸ਼ ਲਈ ਬਹੁਤ ਕੁਝ ਕੀਤਾ ਸੀ ਓਹਨਾ ਨੇ ਕਾਫੀ ਬੜਾ ਯੋਗਦਾਨ ਪਾਇਆ ਸੀ ਆਪਣਾ ਹੋਰ ਵੀ ਕਾਫੀ freeedom fighters ਨੇ ਜਿੰਨਾ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਆਪਣਾ ਯੋਗਦਾਨ ਪਾਇਆ ਸੀ ਤੇ ਇਹ ਬਹੁਤ ਵਧੀਆ ਗੱਲ ਏ ਲੋਕਾਂ ਨੂੰ ਓਹਨਾ ਨੂੰ ਯਾਦ ਰੱਖਣਾ ਚਾਹੀਦਾ

ਜੌ ਅਛੂਤਾ ਦੇ ਸਮਾਜਿਕ ਪਦਾਰਥਕ ਅਤੇ ਅਧਿਆਤਮਕ ਪਤਨ ਲਈ ਖੜ੍ਹਾ ਸੀ ਅੰਬੇਡਕਰ ਕੋਲ ਇਸਹਿ ਇਸਲਾਮ ਸਿੱਖ ਧਰਮ ਅਤੇ ਬੁੱਧ ਧਰਮ ਵਿੱਚੋ ਇਕ ਵਿਕਲਪ ਸੀ ਸ਼ੁਰੂ ਵਿੱਚੋ ਸਿੱਖ ਧਰਮ ਦਾ ਪੱਖ ਕਰਦਾ ਸੀ ਪਰ ਬਾਦ ਵਿਚ ਇਸ ਦੇ ਵਿਰੁੱਧ ਹੋਗਿਆ ਅੱਛਾ ਜੀ ਅੰਬੇਡਕਰ ਨੇ ਬੁੱਧ ਨੂੰ ਕਿਉ ਚੁਣਿਆ ਸੀ ਕਿਸੇ ਹੋਰ ਧਰਮ ਨੂੰ ਕਿਉ ਨਹੀ ਚੁਣਿਆ ਉਸਨੇ ਉੱਨੀ ਸੌ ਸ਼ਪਨ ਵਿੱਚ ਬੁੱਧ ਧਰਮ ਵਿੱਚ ਪਰਿਵਰਤਨ ਕਰਨ ਦਾ ਫੈਸਲਾ ਕੀਤਾ ਇਸ ਗੱਲ ਤੇ ਯਕੀਨ ਕਰੇਆ ਜਾਣਾ ਥੋੜਾ ਮੁਸ਼ਕਿਲ ਏ ਪਰ ਬੁੱਧ ਦਾ ਧਰਮ ਦਾ ਸਬਤੋਂ ਉੱਤਮ ਏ ਅਤੇ ਇਹ ਇਕ ਬੁੱਧ ਧਰਮ ਸਬਤੋਂ ਵਧ ਵਿਗਿਆਨਿਕ ਧਰਮ ਸੀ ਉਸਨੂੰ ਇਹ ਵੀ ਯਕੀਨ ਸੀ ਕਿ ਬੁੱਧ ਧਰਮ ਦੇਸ਼ ਦੇ ਦੁਗਲੇ ਪਿਛੜੇ ਵਰਗਾਂ ਦੀ ਸਮਾਜਿਕ ਸਥਿਤੀ ਨੂੰ ਸੁਧਾਰ ਸਕਦਾ ਏ ਓਹਨੂੰ ਯਕੀਨ ਸੀ ਪੂਰਾ ਤਾਂ ਕਰਕੇ ਓਹਨੇ ਬੁੱਧ ਧਰਮ ਨੂੰ ਅਪਨਾਇਆ Doctor ਬੀ ਆਰ ਅੰਬੇਡਕਰ ਨੇ ਕਿਹੜਾ ਧਰਮ ਪਰਿਵਰਤਨ ਕੀਤਾ ਅੰਬੇਡਕਰ ਨੇ ਦੂਜੇ ਧਰਮਾਂ ਨੂੰ ਰਦ ਕਰਕੇ ਬੁੱਧ ਧਰਮ ਨੂੰ ਚੁਣਿਆ ਜਿੱਦਾ ਅਪਾ ਪਹਿਲਾ ਗੱਲ ਕੀਤੀ ਆ ਕਿ ਬੁੱਧ ਧਰਮ ਸਬਤੋਂ ਉੱਤਮ ਏ ਤੇ ਸਬਤੋਂ ਵਦੀਆ ਧਰਮ ਏ

ਆਪਣੀ ਮੌਤ ਤੋਂ ਕੁਝ ਹਫ਼ਤੇ ਪਹਿਲਾ ਨਵ ਬੁੱਧ ਧਰਮ ਜਾ ਨਵਿਯਨ ਨੂੰ ਅਪਨਾਇਆ

ਅੰਬੇਡਕਰ ਨੇ ਵੇਦਾ ਵਾਰੇ ਭਤ ਕੁਝ ਕਿਹਾ ਸੀ ਬਹੁਤ ਵਧੀਆ ਗੱਲ ਓਹਨੇ ਕਹਿਆ ਸੀ ਜੌ ਮੈ ਥੋਨੂੰ ਦੇਣਾ ਚਾਹੁਣੀ ਆ ਉੱਨੀ ਸੌ ਛੱਤੀ ਵਿੱਚ ਅੰਬੇਡਕਰ ਨੇ ਲਿਖਿਆ ਹਿੰਦੂ ਧਰਮ ਜਿਵੇਂ ਜੀ ਵੇਦਾ ਅਤੇ ਸਮ੍ਰਿਧੀਆ ਵਿੱਚ ਦਰਜ ਹੈ ਕੁਝ ਵੀ ਨਹੀਂ ਹੈ ਪਰ ਬਲੀਦਾਨ ਸਮਜਿਕ ਰਾਜਨਿਤਿਕ ਅਤੇ ਪਤ੍ਰੀ ਨੀਯਮ ਅਤੇ ਨਿਯਮਾਂ ਦਾ ਇਕ ਸਮੂਹ ਹੈ ਇਹ ਸਾਰੇ ਮਿਲਾਏ ਗਏ ਹਨ ਹਿੰਦੂਆਂ ਦੁਆਰਾ ਇਸਨੁੰ ਧਰਮ ਕਿਹਾ ਜੰਦਾ ਹੈ ਓਹ ਹੁਕਮਾ ਅਤੇ ਮਨਹਿਆ ਦੀ ਧੀਰ ਤੋਂ ਇਲਾਵਾ ਕੁਝ ਵੀ ਨਹੀਂ ਏ ਆਈਨਸਟਾਈਨ ਨੇ ਇਕ ਵਾਰ ਬੁੱਧ ਧਰਮ ਅਤੇ ਵਿਗਿਆਨ ਵਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਕੋਈ ਕੋਈ ਅਜੇ ਧਰਮ ਹੈ ਆਧੁਨਿਕ ਵਿਗਿਆਨੀਕ ਲੋੜ ਦਾ ਮੁਕਾਬਲਾ ਕਰ ਸਕਦਾ ਹੈ ਤਾਂ ਓਹ ਬੁੱਧ ਧਰਮ ਹੋਵੇਗਾ ਹਿੰਦੂ ਧਰਮ ਵੈਸੇ ਮੇਰੇ ਖਿਆਲ ਨਾਲ ਤਾਂ ਸਾਰੇ ਧਰਮ ਹੀ ਇਕ ਬਰਾਬਰ ਨੇ ਇਸ ਟਾਈਮ ਕੋਈ ਇਕ ਦੂਜੇ ਤੋਂ ਘਟ ਨਹੀ ਏ ਤੇ ਓਹਨਾ Einstine ਨੇ ਪਰ ਉਸ ਸਮੇਂ ਉਹਨਾਂ ਨੇ ਬੁੱਧ ਧਰਮ ਨੂੰ ਜਾਦਾ ਮਹੱਤਵਤਾ ਦਿੱਤੀ ਇਹਨਾਂ ਨੇ ਬੁੱਧ ਧਰਮ ਨੂੰ ਅਪਨਾਇਆ ਕਿਉਕਿ ਓਹਨਾ ਨੂ ਲਗਦਾ ਸੀ ਬੁੱਧ ਧਰਮ ਵਿੱਚ ਹਾਂਜੀ ਹਾਂਜੀ

ਤੇ Einstine ਦਾ ਵੀ ਅਪਾ ਗੱਲ ਕਰ ਸਕਦੇ ਆ Einstine ਵੀ ਆਪਣੇ time ਦਾ ਬਹੁਤ ਵਡਾ scientist ਰਿਹਾ ਹੈ ਤੇ ਅੱਜ ਵੀ ਓਹਨੂੰ ਲੋਕੀ ਯਾਦ ਕਰਦੇ ਨੇ ਤੇ ਰਹੀ ਗਲ doctor ਬੀ ਆਰ ਅੰਬੇਡਕਰ ਦੀ ਤਾਂ ਇਹ ਤੁਹਾਨੂੰ ਪਤਾ ਹੋਏਗਾ ਆਪਣੇ Prime Minister ਵੀ ਰਹਿ ਚੁੱਕੇ ਨੇ ਸਭਤੋਂ ਪਹਿਲੇ ਸਿਗੇ ਤੇ ਜਿੱਥੇ ਤਕ ਮੈਨੂੰ ਯਾਦ ਏ ਇੰਨਾ ਨੇ ਦੇਸ਼ ਲਈ ਵੀ ਬਹੁਤ ਕੁਝ ਕੀਤਾ ਏ ਤੇ ਇਹਨਾਂ ਦਾ ਬਹੁਤ ਵਡਾ ਯੋਗਦਾਨ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਜਦ ਅੰਗਰੇਜਾਂ ਨੇ ਦੇਸ਼ ਉੱਪਰ ਦੇਸ਼ ਦੇ ਉਪਰ divide and rule ਦੀ policy ਚਲਾਈ ਸੀ ਬਾਅਦ ਵੀ ਜਦੋ ਉੱਨੀ ਸੌ ਸੰਤਾਲੀ ਵਿੱਚ ਆਪਣਾ ਦੇਸ਼ ਆਜ਼ਾਦ ਹੋਇਆ ਸੀ ਤਾਂ ਇਹ ਪਹਿਲੇ ਪ੍ਰਧਾਨ ਮੰਤਰੀ ਬਣੇ ਸਿਗੇ ਇਹਨਾਂ ਦਾ ਬਚਿਆ ਨਾਲ ਵੀ ਬਹੁਤ ਲਗਾਵ ਸੀਗਾ ਇਹ ਸਾਰੇ ਮਤਲਬ ਦੇਸ਼ ਲਈ ਇਹਨਾਂ ਨੇ ਬਹੁਤ ਕੁਝ ਕੀਤਾ ਹੈਗਾ

ਕੋਈ ਨਹੀਂ ਇਹ ਸਭਤੋਂ ਵਦੀਆ ਪ੍ਰਧਾਂਟਰੀ ਸਿਗੇ ਤੇ ਉਸਤੋ ਬਾਅਦ ਏਡਾ ਦਾ ਪ੍ਰਧਾਨ ਮੰਤਰੀ ਐਸੀ ਨਹੀਂ ਦੇਖਿਆ ਤੁਸੀ ਦਸੋ ਤੁਹਾਡੇ ਕਿ ਵਿਚਾਰ ਨੇ ਹਾਂਜੀ ਮੇਰੇ ਵੀ ਏਡਾ ਦੇ ਵਿਚਾਰ ਨੇ ਪਰ ਮੈਨੂੰ ਇਹ ਗੱਲ ਨਹੀਂ ਸਮਝ ਲੱਗੀ ਕਿ doctor ਅੰਬੇਡਕਰ ਨੇ ਦੀ ਵਿਆਹ ਕਿਉ ਕੀਤੇ ਮਤਲਬ ਓਹਨਾ ਨੂ nurse ਚਾਹੀਦਾ ਸੀ ਤਨ ਕਰਕੇ ਕਿਉ ਕੀਤੇ ਦੋ ਵਿਆਹ ਨਹੀ ਨਹੀ ਜੀ ਅਪਾ ਜਿੱਦਾ ਹੁਣ ਮੈ ਥੋਨੂੰ ਪਹਿਲਾ ਦਸਿਆ ਸੀਗਾ ਕਿ ਓਹਨਾ ਨੂ ਇਕ caretaker ਚਾਹੀਦਾ ਸੀ ਜੌ ਓਹਨਾ ਦਾ ਖਿਆਲ ਰੱਖੇ ਜੌ ਓਹਨਾ ਨੂ ਜੌ ਓਹਨਾ ਦੀ proper ਮਤਲਬ ਚੰਗੀ ਤਰ੍ਹਾ ਓਹਨਾ ਦੀ ਹਰ ਗੱਲ ਸੁਣੇ ਓਹਨਾ ਦਾ ਹਰ ਜਗ੍ਹਾ ਸਾਥ ਦੇ ਹਰ ਚੀਜ ਚ ਓਹਨਾ ਦਾ ਸਾਥ ਦੇ ਤਾਂ ਕਰਕੇ ਫੇਰ ਓਹਨਾ ਨੇ ਕਿਹਾ ਕਿ ਅਗਰ ਮੈ nurse ਰਖੁਗਾ ਤਾਂ ਓਹ ਅਲ੍ਹਗ ਪੰਗਾ ਪੇਜੇਗਾ ਅਲਗ problem create ਹੋਜੇਗੀ ਫਿਰ ਤਾਂ ਕਰਕੇ ਓਹਨਾ ਨੇ ਸੋਚਿਆ ਕਿ ਇਕ ਪਤਨੀ ਕਿੰਨਾ ਜਾਦਾ ਵਦੀਆ ਗਲ ਹੋਵੇਗੀ ਇਕ nurse ਰਖਣ ਨਾਲੋ ਤਾਂ ਕਰਕੇ ਫੇਰ ਓਹਨਾ ਨੇ ਪੱਤਰ ਵਿਚ ਲਿਖਿਆ ਸੀਗਾ ਕਿ ਮੈ ਦੂਜਾ ਵਿਆਹ ਕਤਵੋਨਾ ਤਾਂ ਕਰਕੇ ਓਹਨਾ ਨੇ ਫੇਰ ਦੂਜਾ ਵਿਆਹ ਕੀਤਾ ਸੀ ਤਕੀ ਓਹਨਾ ਦਾ ਵੀ ਕੋਈ ਖਿਆਲ ਰੱਖ ਸਕੇ ਓਹਨਾ ਦਾ ਵੀ ਕੋਈ ਹਨ ਚ ਹਨ ਮਿਲਾਵੇ ਤਨ ਕਰਕੇ

ਹਾਂਜੀ ਧੰਨਵਾਦ ok ok ਜੀ

Hello ਹਾਂਜੀ ਆਪ ਕਿਵੇਂ ਹੋ ਵਧੀਆ ਤੁਸੀ ਸੁਣਾਓ ਮੈਂ ਵੀ ਠੀਕ, ਕੀ ਕਰਦੇ ਸੀ? ਕੁਛ ਨੀ TV ਦੇਖਦੇ ਪਏ ਸੀ movie ਚੱਲ ਰਹੀ ਹੈ ਰਮਤਾ ਜੋਗੀ

ਕਿਸਦੀ ਮੂ~ ਇਹ ਦੀਪ ਸਿੱਧੂ ਦੀ movie ਹੈ ਦੀਪ ਸਿੱਧੂ। ਅਹ ਇਹਨਾਂ ਦੇ ਬਾਰੇ ਤੁਸੀਂ ਮੈਨੂੰ ਕੁਛ ਦੱਸੋਂਗੇ ਕਿ ਇਹ, ਕਿੱਥੋਂ ਦੇ ਨੇ ਤੇ ਜਨਮ ਇਹਨਾਂ ਦਾ ਕਿੱਥੇ ਹੋਇਆ ਸੀ? ਠੀਕ ਹੈ, ਦੀਪ ਸਿੱਧੂ ਬਾਰੇ ਤੁਹਾਨੂੰ ਪਤਾ ਨੀ ਕੁਛ?

ਠੀਕ ਹੈ ਵੈਸੇ ਓਦਾਂ ਤਾਂ ਇਹ ਆਪਣੇ ਪੰਜਾਬੀ industry ਦੇ famous actor actor ਸੀ because ਇਹਨਾਂ ਦੀ death ਹੋ ਗਈ ਹੈ ਹੁਣ, ਤੇ ਇਹਨਾਂ ਦਾ accident ਹੋ ਗਿਆ ਸੀ Accident ਹੋ ਗਿਆ ਸੀ ਉਦੋਂ ਇਹਨਾਂ ਦੀ death ਹੋ ਗਈ ਸੀ ਅਹ two thousand twenty 'ਚ twenty two 'ਚ ਤੇ ਜਨਮ ਕਦੋਂ ਹੋਇਆ ਸੀ ਇਹਨਾਂ ਦਾ? ਅਹ ਇਹ ਦੀਪ ਸਿੱਧੂ ਅਹ ਦੀਪ ਸਿੱਧੂ ਦਾ ਜਨਮ ਨਾ ਦੋ ਅਪ੍ਰੈਲ ਉੱਨੀ ਉੱਨੀ ਸੌ ਚੁਰਾਸੀ ਨੂੰ ਹੋਇਆ ਸੀ, ਤੇ ਇਹ ਕਹਿ ਲਈਏ ਵੀ ਹਾਂਜੀ, ਇਹ ਇੱਕ ਕਹਿ ਲਈਏ ਭਾਰਤੀ barrister ਸੀ, ਅਭਿਨੇਤਾ ਤੇ ਕੁਰਾਨਕ ਸੀ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

ਹਾਂ ਜੀ ਹਾਂ ਤੇ ਜਿਹੜੇ ਇਹਨਾਂ ਦੇ first film ਦੇ ਉਹ ਸੀ directer ਕਹਿ ਲਈਏ ਧਰਮਿੰਦਰ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

ਦੀਪ ਸਿੱਧੂ ਨਾਲ actor ਦੀਪ ਸਿੱਧੂ ਨੇ ਇਹਨਾਂ ਦੇ modeling ਦਾ ਕੰਮ ਕੀਤਾ ਇਹ movie ਦੇ ਵਿੱਚ, ਹਾਂਜੀ, ਤੇ ਇਹਨਾਂ ਦਾ ਆਰੰਭਿਕ ਜੀਵਨ ਕਿਵੇਂ ਦਾ ਸੀ?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

ਹਾਂਜੀ ਤੇ ਇਹਨਾਂ ਨੇ ਆਪਣੀ ਪਟਿਆਲਾ university ਵਿੱਚੋਂ,

ਤੇ ਇਹਨਾਂ ਦਾ career ਕਿਵੇਂ ਦਾ ਸੀ?

ਦੀ ਸ਼ੁਰੂਆਤ acting ਨਾਲ ਕੀਤੀ ਸੀ acting ਨਾਲ ਏਦਾਂ ਕਰੀ ਸੀ, ਕਿਉਂਕਿ ਇਹ ਇੱਕ model model ਵਜੋਂ ਹਾਂਜੀ ਤੇ ਇਹਨਾਂ ਨੇ ਵਕੀਲੀ ਦੀ ਪੜ੍ਹਾਈ ਵੀ ਕਰੀ ਹੋਈ ਸੀ ਕਹਿਣ ਦਾ ਮਤਲਬ ਵੀ law ਦੀ degree ਵੀ ਸੀ ਇਹਨਾਂ ਕੋਲ ਤੇ ਵੀ ਜਿੰਨੇ ਵੀ law ਦੇ ਜੋ ਵੀ ਸੀ law ਦਾ ਜਾਂ ਇਹਨਾਂ ਨੂੰ ਨੋ law ਬਾਰੇ ਸਭ knowledge ਸੀ ਇਹਨਾਂ ਨੂੰ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

~ਚੋਂ ਨਾ ਜਿਹੜੇ mister ਇੰਡੀਆ mister ਇੰਡੀਆ show ਚੱਲਦਾ ਹੁੰਦਾ ਸੀ, ਉਹ ਉਹ ਮੋਸ~ ਉਹ ਸਾਰਾ ਮੁੰਡਿਆਂ ਦਾ ਮੁੰਡਿਆਂ ਦਾ show ਹੁੰਦਾ ਸੀ ਜਿਵੇਂ ਕਹਿ ਸਕਦੇ ਹਾਂ ਵੀ ਜਿਹੜੇ ਮੁੰਡੇ ਦੀ modeling best ਹੈ ਉਹਦੀ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

ਤੇ ਦੋ ਹਜ਼ਾਰ ਛੇ ਦੇ ਵਿੱਚ ਉਹਨਾਂ ਨੇ mister ਇੰਡੀਆ ਵਿੱਚ ਮਤਲਬ talented talented ਸੀ ਨਾ ਇਹ Talented ਦੇ ਵਜੋਂ ਇਹ ਚੁਣਿਆ ਗਿਆ ਸੀ because ਇਹਨਾਂ ਦੇ ਵਿੱਚ ਬਹੁਤ ਸਾਰੇ talent ਸੀ ਨਾ ਇਸ ਕਰਕੇ ਇਹਨਾਂ ਨੂੰ ਚੁਣਿਆ ਗਿਆ ਸੀ